ਹਰ ਦੇਸ਼ ਨੂੰ ਆਪਣੇ ਦੇਸ਼ ਦੇ ਕੰਮ ਕਾਰ ਨੂੰ ਚਲਾਉਣ ਅਤੇ ਤਰੱਕੀ ਕਰਨ ਲਈ ਦੇਸ਼ ਦੀ ਵਸੋਂ ਭਾਵ ਸ਼ਕਤੀ ਦੀ ਲੋੜ ਹੁੰਦੀ ਹੈ। ਪਰ ਜੇਕਰ ਵਸੋਂ ਐਨੀ ਵੱਧ ਜਾਵੇ ਕਿ ਉਸਦੀ ਜ਼ਰੂਰਤ ਪੂਰੀ ਕਰਨ ਲਈ ਦੇਸ਼ ਵਿੱਚ ਚੀਜ਼ਾਂ ਅਤੇ ਸਾਧਨਾਂ ਦੀ ਘਾਟ ਹੋ ਜਾਵੇ। ਤਾਂ ਉਸ ਦੇਸ਼ ਦੀ ਆਬਾਦੀ ਦਾ ਵਾਧਾ ਉਸ ਦੇਸ਼ ਲਈ ਇੱਕ ਸਮੱਸਿਆ ਬਣ ਜਾਂਦਾ ਹੈ। ਅੱਜ ਭਾਰਤ ਨੂੰ ਇਹ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਸਮੱਸਿਆ ਨੂੰ ਚੁਣੌਤੀ ਵਜੋਂ ਲਿਆ ਜਾਂਦਾ ਹੈ ਤਦ ਇਹ ਆਸ ਰੱਖੀ ਜਾਂਦੀ ਹੈ ਕਿ ਇਹ ਗੱਲ ਹੋਵੇਗੀ।

ਪ੍ਰਦੂਸ਼ਣ ਦਾ ਸਮੱਸਿਆ ਦਾ ਮੂਲ ਕਾਰਨ ਹੈ। ਮਸ਼ੀਨੀਕਰਨ ਪ੍ਰਦੂਸ਼ਣ ਤੋਂ ਬਚਣ ਲਈ ਕਈ ਉਪਾਉ ਕਰਨੇ ਜ਼ਰੂਰੀ ਹਨ। ਭ੍ਰਿਸ਼ਟਾਚਾਰ ਭਾਰਤ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਹੈ। ਜੇ ਭਾਰਤ ਨੇ ਤਰੱਕੀ ਦੀਆਂ ਸਿਖਰਾਂ ਤੇ ਪਹੁੰਚਣਾ ਹੈ ਤੇ ਵੇਲੇ ਦੀ ਸਰਕਾਰ ਅਤੇ ਲੋਕਾਂ ਤੋਂ ਦੇਸ਼ ਦੇ ਕਰੋੜਾਂ ਭੁੱਖੇ ਲੋਕ ਦਾ ਸੀ। ਅਰਥਾਂ ਵਿੱਚ ਚੱਲੋ ਚੱਲਦੇ ਹਾਂ ਤਾਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜਨਾ ਪਵੇਗਾ। ਭਾਰਤ ਵਿੱਚ ਬੇਰੁਜ਼ਗਾਰੀ ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਵਧੇਰੇ ਹੈ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਇਹ ਦਿਨੋਂ ਦਿਨ ਵੱਧ ਰਹੀ ਹੈ। ਬੇਰੁਜ਼ਗਾਰ ਬਹੁਤ ਉਹ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਨ ਦੀ ਅਹੁਦ ਰੱਖਦਾ ਹੈ। ਅਤੇ ਉਹ ਆਪਣੀ ਰੋਟੀ ਲਈ ਕੰਮ ਕਰਨਾ ਚਾਹੁੰਦਾ ਹੈ। ਪਰ ਉਸਨੂੰ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 ਕੁੱਝ ਤੰਗ ਸੋਚ ਵਾਲੇ ਲੋਕ ਆਪਣੇ ਸੁਆਰਥ ਲਈ ਵੱਖ ਤੋਂ ਵੱਖ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਉਹਨਾ ਵਿੱਚ ਫੁੱਟ ਪਾਉਣ ਲਈ ਯਤਨ ਕਰਦੇ ਰਹਿੰਦੇ ਹਨ। ਜਿਸ ਨਾਲ ਦੇਸ਼ ਵਿੱਚ ਅਸ਼ਾਤੀ ਪੈਦਾ ਹੁੰ ਫੈਲਾਈ ਜਾਂਦੀ ਹੈ। ਸਰਕਾਰ ਇਸ ਚੁਣੌਤੀ ਦਾ ਮੁਕਾਬਲਾ ਬੜੇ ਸਾਹਸ ਨਾਲ ਕਰਦੀ ਹੈ। ਪਰ ਹਾਲੇ ਵੀ ਕਈ ਰੁਕਾਵਟਾਂ ਹਨ।

ਦੇਸ ਲਈ ਇੱਕ ਹੋਰ ਚੁਣੌਤੀ ਹੈ। ਨੌਜੁਵਾਨਾਂ ਵਿੱਚ ਵੱਧ ਰਹੀ ਬੇਚੈਨੀ ਲੋਕਾਂ ਉੱਪਰ ਹੋ ਰਹੇ ਅੱਤਿਆਚਾਰ ਭਰੂਣ ਹੱ ਹੱਤਿਆਂਵਾਂ ਦਾ ਖਤਰਨਾਕ ਰੁ ਰੁਝਾਨ ਵੀ ਦੇਸ਼ ਅੱਗੇ ਚੁਣੌਤੀਆਂ ਹਨ। ਹੋਰ ਵੀ ਕਈ ਚੁਣੌਤੀਆਂ ਹਨ ਜਿੰਨ੍ਹਾ ਦੀ ਸੂਚੀ ਹੋਰ ਵੀ ਲੰਬੀ ਹੋ ਸਕਦੀ ਹੈ। ਚੁਣੌਤੀ ਕੋਈ ਵੀ ਹੋੇਵੇ। ਉਸਦੀ ਗੰਭੀਰਤਾ ਬਾਰੇ ੇਸਭ ਨੂੰ ਪਤਾ ਹੋਣਾ ਚਾਹੀਦਾ ਹੈ। ਉਸਦੇ ਕਾਰਨਾਂ ਨੂੰ ਸਮ ਸਮਝਣਾ ਜ਼ਰੂ੍ਰੀ ਹੈ। ਇਸ ਲਈ ਦੇਸ਼ ਵਾਸੀਆ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਮਾਜਿਕ ਚੇਤਨਾ ਵੀ ਜ਼ਰੂਰੀ ਹੈ। ਧਾਰਮਿਕ ਸਹਿਣਸ਼ੀਲਤਾ ਦੀ ਘਾਟ ਹੋਣ ਕਰਕੇ ਜੋ ਤਣਾਅ ਸਮਾਜ ਵਿੱਚ ਹੈ ਜਿਹੜਾ ਵਾਰ ਵਾਰ ਹਿੰਸਾ ਦਾ ਕਾਰਨ ਬਣਦਾ ਹੈ। ਉਸ ਬਾਰੇ ਲੋਕਾਂ ਨੂੰ ਏਕਾਕਰਨ ਕਰਨ ਦੀ ਲੋੜ ਹੈ। ਅਖਬਾਰਾਂ, ਰੇਡੀਉ, TV ਵੀ ਕਾਰਕ ਸੰਸਥਾਵਾਂ ਦੀ ਮਦਦ ਨਾਲ ਲੋਕਾਂ ਦੇ ਮਨ ਵਿੱਚ ਗਲਤ ਧਾਰਨਾਵਾਂ ਕੱਢੀਆਂ ਜਾ ਸਕਦੀਆ ਹਨ। ਵਿੱਦਿਆ ਨਾਲ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਇਆ ਜਾ ਸਕਦਾ ਹੈ। ਅਸਲ ਵਿੱਚ ਸਾਰੀਆਂ ਬੁਰਾਈਆਂ ਦਾ ਮੁਕਾਬਲਾ ਸਾਂਝੇ ਯਤ ਯਤਨਾਂ ਨਾਲ ਕੀਤਾ ਜਾ ਸਕਦਾ ਹੈ। ਸਰਕਾਰ ਆਪਣੀਆਂ ਯੋਜਨਾਵਾਂ ਨੂੰ ਸਹੀ ਬਣਾਵੇ ਅਤੇ ਹੱਲ ਕਰੇ। ਧਾਰਮਿਕ ਅਤੇ ਸਮਾਜਿਕ ਆਗੂ ਆਪਣੇ ਫਰਜ਼ਾਂ ਨੂੰ ਸਮ ਸਮਝਦੇ ਹੋਏ ਫਿਰਕੂ ਫਸਾਦਾਂ ਨੂੰ ਠੱਲ ਪਾਉਣ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਫਿਲਮਕਾਰਾਂ ਫਿਲਮਾਂ ਵਿੱਚ ਗੰਦੇ ਅਤੇ ਹਿੰਸਖੋਰਨ ਦ੍ਰਿਸ਼ ਨਾ ਦਿਖਾਉਣ। ਇਸ ਤਰ੍ਹਾਂ ਦੇਸ਼ ਦੇ ਸਾਧਨਾਂ, ਨਾਗਰਿਕ ਤੋਂ ਲੈ ਕੇ ਵੱਡੇ ਆਗੂਆਂ ਤੱਕ ਸਭ ਦੇ ਮਿਲਵੇ ਯਤਨਾਂ ਨਾਲ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਹੱਲ ਕੀਤਾ ਜਾਂ ਸਕਦਾ ਹੈ। ਚੰਗੀ ਲੇਖ ਰਚਨਾ ਦੀ ਵੀ ਵਿਸ਼ੇਸ਼ਤਾ ਹੁੰਦੀ ਹੈ। ਲੇਖ ਕਈ ਤਰ੍ਹਾਂ ਦੇ ਵੀ ਹੁੰਦੇ ਹਨ। ਧਾਰਮਿਕ ਲੇਖ- ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੌਦਾ ਸੌ ਉਨੰਜ਼ਾ ਫਿਰ ਮਾਤਾ ਦਾ ਨਾਂ, ਪਿਤਾ ਦਾ ਨਾਂ, ਭੈਣ ਪ੍ਰਤੀਭਾ

ਆਸ ਵਿੱਚ ਬੇਰੁਜ਼ਗਾਰੀ ਸੰਸਾਰ ਦੇ ਸਾਰੇ ਦੇਸ਼ਾਂ ਵਧੇਰੇ ਹੈ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਇਹ ਦਿਨੋ ਦਿਨ ਵੱਧ ਰਹੀ ਹੈ। ਬੇਰੁਜ਼ਗਾਰੀ ਹੁੰਦੀ ਹੈ। ਜੋ ਕਿਸੇ ਕੰਮ ਨੂੰ ਕਰਨ ਦੀ ਯੋਗਤਾ ਰੱਖਦਾ ਹੈ। ਅਤੇ ਉਹ ਆਪਣੀ ਰੋਜ਼ ਰੋਜ਼ੀ ਲਈ ਕੰਮ ਕਰਨਾ ਚਾਹੁੰਦਾ ਹੈ। ਪਰ ਉਸਨੂੰ ਕੰਮ ਮਿਲਦਾ ਨਹੀਂ।

ਸਾਡੇ ਦੇਸ਼ ਵਿੱਚ ਵੱਖ ਵੱਖ ਫਿਰਕਿਆਂ ਅਤੇ ਜਾਤੀਆਂ ਵਿੱਚ ਤਣਾਅ ਵੱਧ ਰਿਹਾ ਹੈ। ਕਿਉਂਕਿ ਤੰਗ ਸੋਚ ਵਾਲੇ ਲੋਕ ਆਪਣੇ ਭਾਰਤ ਲਈ ਵੱਧ ਤੋਂ ਵੱਧ ਧਰਮਾਂ ਦੇ ਲੋਕ ਨੂੰ ਭੜਕਾ ਰਹੇ ਹਨ। ਤਣਾਅ ਵੱਧ ਰਿਹਾ ਹੈ। ਕੁੱਝ ਤੰਗ ਸੋਚ ਵਾਲੇ ਲੋਕ ਆਪਣੇ ਸੁਆਰਥ ਲਈ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਉਹਨਾ ਵਿੱਚ ਫੁੱਟ ਪਾਉਣ ਦਾ ਯਤਨ ਕਰਦੇ ਰਹਿੰਦੇ ਹਨ। ਕੁੱਝ ਤੰਗ ਸੋਚ ਵਾਲੇ ਲੋਕ ਆਪਣੇ ਸੁਆਰਥ ਲਈ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਉਹਨਾ ਵਿੱਚ ਫੁੱਟ ਪਾਉਣ ਦਾ ਯਤਨ ਕਰਦੇ ਰਹਿੰਦੇ ਹਨ। ਜਿਸ ਨਾਂ ਦੇ ਚ ਅਸ਼ਾਂਤੀ ਫੈਲਾਈ ਜਾਂਦੀ ਹੈ। ਸਰਕਾਰ ਇਸ ਚੁਣੌਤੀ ਦਾ ਮੁਕਾਬਲਾ ਬੜੇ ਸਾਹਸ ਨਾਲ ਕਰ ਰਹੀ ਹੈ। ਪਰ ਹਾਲੇ ਵੀ ਕਈ ਰੁਕਾਵਟਾਂ ਹਨ। ਅਤੇ ਵਿੱਚ ਆਇਆਂ ਕਰਦੇ ਸਨ ਦਾ ਅਰਥ ਇਹ ਹੈ ਕਿ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੇ ਵਾਤਾਵਰਣ ਵਿੱਚ ਜੋ ਅਣਚਾਹੀ ਤਬਦੀਲੀ ਆਉਂਦੀ ਹੈ। ਸਤਿ ਸ੍ਰੀ ਅਕਾਲ। ਹਾਂਜੀ ਤੇ ਮੈਂ ਇਕ job ਕਰਦਾ ਤੇ zomato ਦੇ ਵਿਚ ਤੇ ਉਹਦੇ ਉਸੇ job ਦੇ ਵਿਚ ਹੀ ਮੇਰੀ ਨਾ promotion ਹੁੰਦੀ ਆ ਸੱਤ ਅੱਠ ਮਹੀਨੇ ਬਾਅਦ ਤੇ ਓਹਦੇ ਬਾਰੇ ਤੁਹਾਨੂੰ ਮੈਂ ਦਸ ਰਿਹਾ ਬਾਈ ਮੈਂ ਕਾਫੀ time ਦੇ ਵਿਚ ਮੇਹਨਤ ਕੀਤੀ । ਤੇ ਉਸ ਤੋਂ ਬਾਅਦ ਕਿ ਹੁੰਦਾ ਬਾਈ ਮੇਰੀ ਇੱਥੇ ਤਰੱਕੀ ਹੁੰਦੀ ਨਾ ਤੇ ਫਿਰ ਜਿਹੜਾ ਕਿ ਆ ਮੈਨੂੰ ਇੱਥੇ team leader ਬਣਾ ਦਿੱਤਾ ਜਾਂਦਾ। team leader ਦਾ ਮਤਲਬ ਇਹ ਹੁੰਦਾ ਬਾਈ ਮੈਨੂੰ ਜਿਵੇ ਮੈਂ ਪਹਿਲਾ ਕੰਮ ਕਰਦਾ ਸੀਗਾ ਹਣਾ। ਬਈ ਮੇਰੇ ਥਲੇ ਪੰਦ੍ਹਰਾ ਵੀਹ ਬੰਦੇ ਕੰਮ ਕਰਦੇ ਬਸ ਮੈਂ ਓਹਨਾ ਤੋਂ ਕੰਮ ਕਰਾਵਾ। ਠੀਕ ਆ। ਤੇ ਫਿਰ ਮੇਰੀ interview ਹੁਈ ਤੇ ਮੈ interview ਦਿਤੀ ਤੇ interview ਸਾਡੀ ਕੰਮ ਸੇ ਕੰਮ ਹੋਈ ਸੀਗੀ ਪੰਜ ਤੋਂ ਨੂੰ ਅੱਠ ਸੱਤ ਮੁੰਡਿਆਂ ਦੀ ਤੇ ਵਿਚ ਕੁੜੀਆਂ ਵੀ ਸੀ ਗਿਆਂ ਦੋ total ਨੋ ਨੋ ਕਿ ਜਾਣੇ ਸੀਗੇ ਅਸੀਂ। ਓਹਨਾ ਨੋਵਾ ਦੇ ਵਿੱਚੋ ਓਹਨਾ ਨੇ ਰੱਖਣਾ ਸੀਗਾ ਸਿਰਫ ਇਕ ਨੂੰ ਠੀਕ ਆ। ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਬਈ ਮੈਂ ਮੈਨੂੰ ਇਕੱਲੇ ਨੂੰ ਰੱਖਿਆ ਤੇ ਇਸਦੇ ਪਿੱਛੇ ਵੀ ਇਕ ਹੋਰ ਵੀ ਕਹਾਣੀ ਆ ਉਹ ਵੀ ਜਲਦ ਤੁਹਾਨੂੰ ਮੈਂ ਜਿਹੜਾ ਦਸ ਹੀ ਦੀਨਾ

ਬਈ ਇਕ ਬੰਦੇ ਨੂੰ ਇਕ ਇਕ ਜਗਾਹ ਤੋਂ ਦੂਜੀ ਜਗਾਹ ਮੈਂ ਛੱਡ ਕੇ ਆਉਣਾ ਸੀਗਾ ਮੈਂ ਆਪਣੇ ਇੱਥੇ ਮੁਹਾਲੀ ਦੇ ਵਿਚ ਕਿਸੇ restaurant ਤੋਂ ਇਕ ਲੜਕੀ ਨੂੰ ਚੁਕਿਆ। ਤੇ ਚੱਕ ਕੇ ਤੇ ਹਜੇ ਮੈਂ ਆਪਣੀ company ਦੇ ਕੋਲੇ ਹੀ ਪਹੁੰਚਿਆ ਸੀਗਾ ਓਥੈ ਲਾਈਟਾਂ ਓਥੇ ਮੈਂ ਲਾਈਟਾਂ ਤੇ ਖੜਾ ਸੀ ਜਿਹੜਾ ਮੇਰਾ ਮਤਲਬ ਜਿੰਦਾ ਆਪਾ ਕਹਿ ਦਈਏ ਕੀ ਪੁਰਾਣਾ ਜਿਹੜਾ TLC ਜਿਹੜਾ ਮੇਰਾ ਜਸਪ੍ਰੀਤ ਸਿੰਘ ਓਹਦਾ ਮੈਨੂੰ phone ਆਉਂਦਾ ਤੇ ਉਹ ਮੈਨੂੰ phone ਲੈ ਕੇ ਕਹਿੰਦਾ ਬਈ ਬਈ ਅੱਜ ਤੇਰੀ interview ਆ

ਤੇ ਮੈਂ ਕੀ ਕੀਤਾ ਜਿਹੜੇ ਮੇਰੇ ਪਿੱਛੇ ਜਿਹੜੇ restaurant ਤੋਂ ਮੈਂ ਕੁੜੀ ਚੱਕੀ ਸੀਗੀ ਹਣਾ ਓਹਦੇ ਨਾਲ ਮੈਂ ਗੱਲਬਾਤ ਕੀਤੀ ਤੇ ਓਹਨੂੰ ਵੀ ਮੈਂ ਦਸਿਆ ਬਈ

ਮੈਂ ਓਹਨੂੰ but ਇਦਾ ਨਹੀਂ ਕਹਿ ਕੇ ਬਈ ਮੈਂ ਤੈਨੂੰ ਇੱਥੇ ਛੱਡ ਦੀਨਾ ਜਾ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਹਣਾ ਓਹਨੂੰ ਮੈਂ ਆਪਣੀ ਮਤਲਬ ਜਿਹੜੀ ਓਹਨੇ ਮੈਨੂੰ location ਦਿਤੀ ਸੀਗੀ ਜਿੱਥੇ ਓਹਨੇ ਛੱਡਣ ਦੀ ਹਣਾ ਤੇ ਓਥੇ ਮੈਂ ਓਹਨੂੰ ਚਡ ਕੇ ਆ ਆਇਆ ਓਹਨੂੰ ਮੈਂ ਹਣਾ ਤੇ ਓਥੇ ਜਦੋ ਮੈਂ ਛਡਿਆ ਉਹਨੂੰ ਤੇ ਮੈਂ ਰਾਹ ਦੇ ਵਿਚ ਗਿਆ ਮੈਂ ਕੋਈ ਬਾਹਲਾ ਤੇਜ ਨਹੀਂ ਗਿਆ ਜਾ ਬਾਹਲਾ ਕੁਛ ਸੋਚਦਾ ਨਹੀਂ ਗਿਆ ਹਣਾ ਮੈਂ ਰਾਮ ਨਾਲ ਗਿਆ ਜਿੱਦਾਂ ਆਪਾ normal ਜਾਨੇ ਆ ਮੈਂ ਓਹਨੂੰ ਛਡਿਆ ਹਣਾ ਤੇ ਓਹਨੇ ਮੈਨੂੰ ਆਪਣੀ payment ਵਗੈਰਾ ਕੀਤੀ ਉਹ ਚੰਡੀਗੜ੍ਹ ਤੋਂ ਕੁਛ ਅੱਗੇ ਸੀ ਥੋੜ੍ਹਾ ਜਾ ਤੇ ਮੈਂ ਓਹ ਨੂੰ ਓਥੇ ਛੱਡਕੇ ਜਿਨ੍ਹਾਂ ਓਹਦਾ ਪੈਸਾ ਬਣਦਾ ਸੀਗਾ ਓਹਨੇ ਵਿਚਾਰੀ ਨੇ ਦੇ ਤਾ ਤੇ ਜਾਣ ਲੱਗੀ ਨੇ ਓਹਨੇ ਮੈਨੂੰ all dad best ਵੀ ਕਿਹਾ ਬਈ ਚਲ ਵਧਿਆ ਵਧਿਆ ਦੀਓ ਤੁਸੀਂ ਤੇ ਮੈਂ ਆਪਣੀ ਓਹਨੂੰ ਛੱਡ ਕੇ ਤੇ ਤੁਰ ਪਿਆ ਓਥੋਂ ਮੈਂ ਓਥੋਂ ਮੈਂ ਫਿਰ ਮੈਂ ਓਨਾ ਸੀਗਾ ਮੁਹਾਲੀ ਨੂੰ ਹਣਾ ਫਿਰ ਮੈਂ ਕੁਛ ਨਹੀਂ ਦੇਖਿਆ ਬਈ ਮੈਂ ਸਿਰਫ ਆਪਣੀ ਮੁਹਾਲੀ ਦੀ location ਲਗਾਈ company ਦੀ ਮੈਂ ਮੁਹਾਲੀ ਪਹੁੰਚ ਗਿਆ ਅਰਾਮ ਨਾਲ ਆਇਆ ਮੈਂ ਕੋਈ ਬਾਹਲਾ ਤੇਜ ਨਹੀਂ ਆਇਆ ਹੈਗਾ ਬਈ ਹਾਂ ਮੈਂ ਥੋੜ੍ਹਾ ਜਾ time ਪੰਜ ਦਸ ਮਿੰਟ ਮੈਂ ਰਾਹ ਦੇ ਵਿਚ ਖਰਿਆ ਸੀਗਾ ਬਈ ਥੋੜ੍ਹਾ ਜਾ ਬਈ ਮੈਂ ਪੜ੍ਹ ਲਾ ਮੇਰੇ phone ਦੇ ਵਿਚ

ਤੇ ਮੈਂ ਪੜ੍ਹ ਲੀ ਉਹ ਇਦਾ road ਤੇ side ਤੇ ਮੈਂ ਮੋਟਰ ਸਾਈਕਲ ਤੇ ਸੀਗਾ ਸ਼ੁਰੂ ਕਰਤਾ ਤੇ ਮੈਂ ਪੰਜ ਮਿੰਟ ਦਸ ਮਿੰਟ ਮੈਂ ਓਹਨੂੰ ਪੜਿਆ ਤੇ ਫਿਰ ਦੁਬਾਰਾ ਕਿ ਹੋਇਆ ਬਈ ਮੈਂ ਆਪਣਾ bike ਚਕਿਆ ਤੇ bike ਚੱਕ ਕੇ ਤੇ ਇੱਥੇ ਇਕ mall ਹਾਂ ਸਾਡੇ bestech mall ਤੇ ਓਥੈ ਮੈਂ ਪਹੁੰਚ ਗਿਆ ਮੇਰੀ ਨਾ ਆਦਤ ਸੀ ਬਈ ਜਦੋ ਮੈਂ delivery ਕਰਦਾ ਹੁੰਦਾ ਸੀਗਾ ਤੇ ਮੈਨੂੰ ਨਾ shake ਬੜਾ ਪਸੰਦ ਹੈ banana ਤੇ ਪਪੀਤਾ ਇਹ ਦੋਨਾਂ ਨੂੰ ਮੈਂ mix ਕਰਾ ਕੇ ਤੇ shake ਪੀਦਾ ਹੁੰਦਾ ਸੀ ਗਾ ਮੈਂ daily ਦੇ ਹਿਸਾਬ ਨਾਲ ਬਈ ਜਿਵੇ ਆਪਾ ਕਹਿ ਦਈਏ ਬਈ ਮੈਨੂੰ shake ਵਧਿਆ ਲੱਗਦਾ ਸੀ ਇਹ ਤੇ ਫਿਰ ਮੈਂ ਓਥੇ shake ਪੀਤਾ ਤੇ ਮੈਂ shake ਪੀ ਕੇ ਤੇ ਮੈਂ ਆਪਣੇ ਜਿਹੜਾ team leader ਆ ਉਹਨੂੰ ਮੈਂ phone ਲਾਇਆ ਓਥੇ ਮੈਂ ਓਹਨੂੰ ਕਿਹਾ ਕਿ ਬਈ ਬਈ ਮੈਂ ਇਥੇ ਪਹੁੰਚ ਗਿਆ bestech ਕੋਲੇ ਤੇ ਮੈਂ ਦੋ ਮਿੰਟਾਂ ਦੇ ਵਿਚ ਆ ਜੂ ਗਾ but ਤੂੰ ਮੈਨੂ ਇਕ ਗੱਲ ਦਸ

ਫਿਰ ਮੈਂ ਓਹਨੂੰ ਦੂਜੀ ਗੱਲ ਇਹ ਪੁੱਛੀ ਕੇ ਬਈ ਜਿਹੜੀ ਮੇਰੀ shift ਆ ਨਾ ਉਹ ਮੇਰੀ ਹੇਗੀ ਆ ਦਸ ਵਜੇ ਤੋਂ ਲੈ ਕੇ ਰਾਤ ਦੇ ਸਤ ਸਤ ਵਜੇ ਤਕ ਸੁਬਹ ਦੇ ਤੇ ਤੁਸੀਂ ਮੈਨੂੰ ਸੱਤ ਵਜੇ ਬੁਲਾਈ ਜਾਂਦੇ ਉਹ ਫਿਰ ਮੇਰਾ time ਖ਼ਰਾਬ ਹੁੰਦਾ ਤੇ ਓਹਦਾ ਤੁਸੀਂ ਕਿਦਾਂ ਕਰੋਗੇ ਉਹ ਮੈਨੂੰ ਕਹਿੰਦਾ ਤੂੰ ਜਿੰਨੇ ਵਜੇ ਆਇਆ ਓਹਨੇ ਵਜੇ ਤੋਂ ਤੂੰ ਆਪਣੇ ਅੱਠ ਘੰਟੇ ਪੂਰੇ ਕਰੀ ਤੇ ਤੂੰ ਆਪਣਾ ਘਰ ਚਲ ਜੀ ਮੈਂ ਕਿਹਾ ਠੀਕ ਆ ਬਈ ਬਈ ਮੈਂ ਓਨੇ ਵਜੇ ਘਰ ਚਲ ਜੁ ਗਾ ਤੇ ਫਿਰ ਕੀ ਹੁੰਦਾ ਬਈ ਮੈਂ ਓਥੋਂ ਸਿੱਧਾ mall ਦੇ ਕੋਲੋਂ ਨਿਕਲਿਆ mall ਕੋਲੋਂ ਜਾ ਕੇ ਤੇ ਮੈਂ company ਜਾ ਵਧਿਆ company ਜਾ ਕੇ ਨਾ ਮੈਂ ਆਪਣੇ ਮਤਲਬ

training room ਸੀਗਾ training room ਦੇ ਵਿਚ ਓਹਦਾ ਨਾ ਮੇਜ ਦੇ ਉਪਰ ਇਕ laptop ਰੱਖਿਆਹੋਇਆ ਸੀ ਗਾ ਤੇ laptop ਤੇ ਇਕ ਓਹਨੇ ਲਗਾਇਆ ਹੋਇਆ ਸੀਗਾ camera ਤੇ ਉਹ ਜਿਹੜੀ ਮੇਰੀ interview ਸੀ ਉਹ ਸੀਗੀ ਜਿਹੜਾ swiggy ਦਾ ਓਹਦਾ zomato ਦਾ ਜਿਹੜਾ ਹੇਗਾ client zomato ਦੇ client ਦੇ ਨਾਲ ਮੇਰੀ ਸੀਗੀ interview ਮੈਂ ਓਥੈ chair ਤੇ ਬੈਠਾ ਤੇ ਸਾਮਣੇ ਓਹਨੇ ਮੇਰੇ camera ਲਾਤਾ ਤੇ ਮੈਨੂੰ ਉਹ ਸਿੱਧਾ ਈ ਜਦੋ ਈ ਮੈਂ ਬੈਠਾ ਤੇ ਮੈਨੂੰ client ਕਹਿੰਦਾ ਅੰਗਰੇਜ਼ੀ ਦੇ ਵਿਚ are you ready ਮੈਂ ਵੀ ਉਸਨੂੰ ਕਹਿ ਤਾ ਬਈ yes sir ਠੀਕ ਐ ਤੇ ਫਿਰ ਬਈ ਓਹਨੇ ਨਾ ਘਟੋ ਘਟ ਜਿੰਦਾ ਆਪਾ ਨੂੰ ਮਤਲਬ ਕੋਈ ਅੰਦਾਜਾ ਲਾਈਏ ਬਈ ਪੰਦਰਾਂ ਤੋਂ ਲੈ ਕੇ ਅਠਾਰਾਂ ਵੀਹ ਮਿੰਟ ਤਾਈ ਮੇਰੀ

ਤੇ ਓਹਨੂੰ ਮੈਂ ਸਾਰੇ ਸਵਾਲਾਂ ਦੇ ਜਵਾਬ ਤੇ ਫਿਰ ਬਈ ਉਹ ਮੈਨੂੰ end ਤੇ ਆ ਕਹਿੰਦਾ ਬਈ thank you ਤੇ ਮੈਂ ਵੀ ਓਹਨੂੰ ਕਹਿ ਤਾ you are welcome ਇਨੀ ਜਿਹੜੀ ਸਾਡੀ ਗੱਲਬਾਤ ਹੋ ਗਈ ਫਿਰ ਉਹ ਮੈਨੂੰ ਕਹਿੰਦਾ ਬਈ ਜਿਹੜੀ ਤੇਰਾ ਨਤੀਜਾ ਨਿਕੁਲਗਾ ਜਿਹੜੀ ਤੇਰੀ interview ਦਾ ਉਹ ਮੈਂ ਤੁਹਾਡੇ manager ਨੂੰ ਜਾ ਕੇ ਦਸ ਦੁਗਾ ਮੈਂ ਕਿਹਾ ਠੀਕ ਐ ਫਿਰ ਉਹ ਇਕ ਇਕ ਕਰਕੇ ਦੂਜੇ ਬੱਚੇ ਆਈ ਗੇ ਆਈ ਗੇ ਆਈ ਗੇ ਤੇ ਉਹ ਸਾਰੇ ਅੱਠ ਨੋ ਬੱਚਿਆਂ ਦੀ ਓਹਨੇ interview ਲੈ ਲਈ ਤੇ ਓਹਨੇ ਕਿਹਾ ਤੁਹਾਨੂੰ ਤੁਹਾਡੇ mam ਨੇ ਜਰੂਰ ਦਸ ਦੇਣਾ ਤੇ manager ਨੂੰ ਫਿਰ ਓਹਨੇ ਦਸਿਆ ਹੋਣਾ ਅਗਲੇ ਦਿਨ ਅਗਲੇ ਦਿਨ ਕੀ ਸੀਗਾ ਅਗਲੇ ਦਿਨ ਸੀਗੀ ਮੇਰੀ ਛੁਟੀ ਤੇ ਮੈਂ ਇੱਥੇ ਨਾ ਮੋਹਾਲੀ ਦੇ ਵਿਚ market ਆ ਬੜੀ ਮਸ਼ਹੂਰ three b two ਹਣਾ ਤੇ ਮੈਂ ਓਥੇ ਆਪਣਾ ਅਰਾਮ ਦੇ ਨਾਲ ਮਤਲਬ ਘੁੰਮੀ ਜਾਂਦਾ ਸੀ ਤੇ ਮੈਨੂੰ ਸਾਡੇ team leader ਦਾ ਜਿਹੜਾ ਪੁਰਾਣਾ team leader ਸੀਗਾ ਓਹਦਾ phone ਆਇਆ ਮੈਨੂੰ ਕਹਿੰਦਾ ਵਧਾਈਆਂ ਬਈ ਮੈਂ ਕਿਹਾ ਕਾਹਦੀਆਂ ਕਹਿੰਦਾ ਤੂੰ ਬਣ ਗਿਆ ਬਸ ਉਹ ਦਿਨ ਤੋਂ ਲੈ ਕੇ ਤੇ ਅੱਜ ਦੇ ਦਿਨ ਤਕ ਆਪਾ ਬਹੁੱਤ ਵਧਿਆ ਜਿੰਦਗੀ ਜੀ ਰਹੇ ਆ ਬਹੁੱਤ

ਹੋਰ ਸੁਣਾਓ ਕੀ ਹਾਲ ਚਾਲ ਬਸ ਕੁਸ਼ ਨੀ, ਵੇਹਲੇ ਕਾਕੇ ਨੂੰ ਸਵਾਲ ਕੇ ਹਟੇ ਜੇ

ਹਾਂਜੀ ਹਾਂਜੀ ਠੀਕ ਠਾਕ ਜੀ, ਤੁਸੀਂ ਸੁਣਾਓ ਹਾਂਜੀ ਹੋਰ ਨੀ, ਤੁਸੀਂ ਜਾਂਦੇ ਨੀ ਜੇ ਕਿਤੇ ਬਾਹਰ ਅੰਦਰ ਕੰਮ ਕਰਨ ਮੈਨੂੰ ਬੜਾ ਚਿਰ ਹੋਗਿਆ ਮੈਂ ਜਦੋਂ ਦੀ ਸਹਿਰੋਂ ਆਈ ਉਦੋਂ ਦੀ ਨੀ ਜਾਂਦੀ ਤੁਹਾਡਾ ਵਿਆਹ ਮੇਰੇ ਖਿਆਲ ਵੀ ਵੇਖਿਆ ਆਪਾਂ ਕਿ ਨਹੀਂ ਵੇਖਿਆ, ਨਹੀਂ ਮੇਰੇ ਖਿਆਲ ਨਾਲ਼

ਹਾਂਜੀ ਏਹੀ ਛੱਡ ਕੇ ਆਏ ਸੀ ਕਹਿੰਦੇ ਏਥੇ ਗਏ ਵੇ ਆਪਾਂ, ਛੱਡਣ ਚਲਾ ਮੈਂ ਨਹੀਂ ਨਹੀਂ ਉਹ ਉਦੋਂ ਮੁੰਡੇ ਨੂੰ ਛੱਡ ਕੇ ਆਏ ਸੀ ਉਦੋਂ ਤਾਂ ਭੰਨ ਤੋੜ ਕੀਤੀ ਸੀ ਉਹਨੇ ਨਹੀਂ ਆਪਾਂ ਇੱਥੇ ਹੀਂ ਸੀ ਤੁਹਾਡੇ ਵਿਆਹ ਚ

ਆਹੋ ਇਨੇ ਭੰਨ ਤੋੜ ਕੀਤੀ ਆਪਾਂ ਘਰੇ ਸੀ ਇਹ ਨੀ ਸੀ ਘਰ ਏਹ ਭੰਨ ਤੋੜ ਕਰਕੇ ਚੱਲ ਗਿਆ ਸੀ ਇਹਨਾਂ ਦਾ ਸਮਾਨ ਲੈ ਕੇ ਗਿਆ ਸੀ ਹਾਂ ਤੇ ਮੈਨੂੰ ਤੇ ਕਿੰਨੇ ਦੋ ਸਾਲ ਹੋਗੇ ਹੋਣੇ ਆਹੋ ਦੂਜਾ ਸਾਲ ਜਾਣ ਡਿਆ, ਮੈਂ ਜਦੋਂ ਦੀ ਓਥੋਂ ਬਟਾਲਿਓ ਆਈ, ਬਟਾਲੇ ਹੀਂ ਜਿਹੜਾ ਕੰਮ ਕਰ ਆਈ ਕਰ ਆਈ ਇੱਥੇ ਨੀ ਮੈਂ ਕੀਤਾ ਇੱਥੇ ਏਹ ਸੀ ਵੀ ਚੱਲ ਜੇ ਵਿਆਹ ਸ਼ਾਦੀ ਤੇ ਕਿਸੇ ਦਾ ਕੰਮ ਮਿਲ ਗਿਆ ਤੇ ਕਰ ਆਈ, ਜੇ ਕਿਤੇ ਦਿਆੜੀ ਮਿਲ ਗਈ ਤੇ ਉਹ ਕਰ ਆਈ ਤੇ ਇੱਦਾਂ ਈ ਤੇ ਮੈਂ ਪੱਕਾ ਨੀ ਕੰਮ ਕਿਸੇ ਦਾ ਕੀਤਾ ਹਾਂ ਤੇ ਏਹ ਸੀ ਵੀ ਮੈਂ ਪਹਿਲੇ ਇੱਥੇ ਵੀ ਮੇਰੀ ਸੱਸ ਲਾਈ ਹੁੰਦੀ ਸੀ ਨਾ ਤੇ ਮੈਂ ਤਾਂ ਕੁੱਟਣ ਜਾਂਦੀ ਹੁੰਦੀ ਸਾ ਮਾਤਾ ਨੇ ਮੈਨੂੰ ਸਿਖਾਇਆ ਸੀ, ਤੇ ਮੈਂ ਕੁੱਟਣ ਕੰਟਣ ਜਾਂਦੀ ਹੁੰਦੀ ਸੀ ਫਿਰ ਮੈਂ ਬਟਾਲੇ ਚੱਲਗੀ ਉਹ ਕੁੜੀ ਤਾਂ ਤੁਹਾਨੂੰ ਪਤਾ ਤੁਹਾਡੀ ਗਲੀ ਚ ਆ ਹੈਨਾ ਕੁੜੀ ਤੋਂ ਫਿਰ ਮੈਂ ਬਟਾਲੇ ਚੱਲਗੀ, ਉੱਥੋਂ ਮੁੜ ਕੇ ਬਟਾਲਿਓ ਜਦੋਂ ਗਈ ਫਿਰ ਇੱਥੇ ਕੋਈ ਕੁੱਟਣ ਲੋਕੀਂ ਲੱਗ ਗਈਆ ਇੱਦਾਂ ਈ ਫਿਰ ਕੁੱਟਣ ਘਟਣ ਵਾਲੀਆ ਲੱਗ ਲੁਗ ਗਈਆ ਤੇ ਮੇਰਾ ਕੰਮ ਈ ਬੰਦ ਹੋਗਿਆ ਹਮ ਤੇ ਜਦਰੋਂ ਮੇਰੀ ਸੱਸ ਆਹੋ ਆਹੋ ਇੱਦਾਂ ਕਰਦੀਆ ਪਰ ਜਿਹੜੀਆ ਮੈਨੂੰ ਕਹਿੰਦੀਆ ਸੀ ਓਹ ਹਜੇ ਵੀ ਕਹਿੰਦੀਆ ਅਜੇ ਵੀ ਕਹਿੰਦੀਆ ਵੀ ਕੋਈ case ਹੋਏ ਹਲੇ ਵੀ ਆਖਦੀਆਂ ਕਹਿ ਕੇ ਗਾੜੀ ਅਸੀਂ ਵਿਆਹ ਸ਼ਾਦੀ ਦਾ ਕੰਮ ਕਰਨ ਚੱਲ ਜਾਂਦੀਆ ਸੀ ਮੈਂ ਤੇ ਕੰਤੀ ਤੇ ਆਪਾਂ ਜੇ ਲਾਂਬੇ ਚਾਬੇ ਸਾਨੂੰ ਕੋਈ ਵਿਆਹ ਮਿਲਜੇ ਤੇ ਚੱਲ ਜਾਈ ਦਾ ਸੀ ਕੰਮ ਕਰਨ ਕਿਸੇ ਦਾ ਕਰਨ ਵਾਲਾ ਮਿਲ ਜਾਣਾ ਚੋਹਾ ਦਿਨ ਦਾ ਹਫ਼ਤੇ ਦਾ, ਦਸਾਂ ਦਿਨ ਦਾ ਫਿਰ ਅਸੀਂ ਲਾ ਆਉਂਦੇ ਸੀ ਦੱਸ ਦਿਨ ਆਹੋ ਫਿਰ ਛੇਂਆ ਮਹੀਨਿਆ ਦਾ ਤੇ ਵੈਸੇ ਈ ਇੱਕ ਦੋ ਵਿਆਹ ਪੈਜੇ ਤੇ ਛੇਂਆ ਮਹੀਨਿਆ ਦਾ ਕੰਮ ਹੋ ਜਾਂਦਾ ਹਾਂ ਤੇ ਹੁਣ ਇੱਥੇ ਵੀ ਜੇ ਕੋਈ ਦਿਹਾੜੀ ਦੁਹੜੀ ਕਿਸੇ ਦੇ ਫੇਰ ਮੈਂ ਰੋਟੀ ਤੇ ਲਾ ਆਉਂਦੀ ਦਿਹਾੜੀ ਰੋਟੀ ਬਣਾਉਣ ਤੇ ਹੁਣ ਵੀ ਕੰਤੀ ਕਹਿਣ ਡਈ ਸੀ ਵੀ ਸਵੇਰੇ ਜਾਣਾ ਆਏ ਰੋਟੀ ਬਣਾਉਣ ਡੇਰੇ ਆਲਿਆ ਦੇ, ਮੈਂ ਕਿਹਾ ਕੋਈ ਨੀ ਚਲ ਪਿਆ ਗੇ ਇੱਦਾਂ ਫਾਇਦੇ ਚ ਰਹਿ ਜਾਈਦਾ ਵਾ ਜਿਹੜਾ ਕੰਮ ਰੋਜ਼ ਲੋਕਾਂ ਦਾ ਕਰਨਾ ਉਹਦੇ ਨਾਲੋਂ ਹੁਣ ਮੈਂ ਕਹਿਣ ਡਈ ਸੀ ਵੀ ਝੋਨਾ ਲਾਲਾਂਗੇ ਹਮ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਸਾਡੇ ਮੰਮੀ ਆਪ ਕਹਿਣ ਡਈ ਸੀ, ਕਹਿੰਦੀ ਮੈਂ ਵੀ ਮਿਰਚਾਂ ਤੋੜਨ ਚੱਲ ਜਾਣਾ ਮੈਨੀ ਨੀ ਲੱਗਣੀ ਹੈਗੀ

ਤੇ ਉਹਦੇ ਕਰਕੇ ਫੇਰ ਡੈਡੀ ਉਹਦਾ ਕਹਿਣਦਾ ਵੀ ਹੁਣ ਜਾਈ ਨਾ ਉਹਨੇ ਪੈੱਗ ਲਾਇਆ ਤੂੰ ਮੈਂ ਅੱਗੇ ਨੀ ਠੀਕ ਤੇ ਕਹਿੰਦਾ ਤੂੰ ਜਾਈ ਨਾ ਘਰੋਂ ਮੈਂ ਕਿਹਾ ਚੰਗਾ ਫੇਰ ਮੈਨੂੰ ਕਹਿਤਾਂ ਮੈਂ ਕਿਹਾ ਮੈਨੀ ਜੇ ਜਾਣਾ ਸਵੇਰੇ ਜਾ ਆਊਗੀ ਫੇਰ ਮੈਂ ਸਵੇਰੇ ਆਗੀ ਤੇ ਓਦਣ ਦੇ ਇੱਦਾਂ ਈ ਆ ਯਾ ਪਹਿਲਾਂ ਉਹ ਨੀ ਠੀਕ ਸੀ ਤਾਂ ਵੀ ਨੀ ਆਈ ਗੱਲ ਕਰਨ ਵੀ ਤੇ ਸਾਡੇ ਘਰ ਵੀ ਆਓ ਜਾਈ ਬੜੀ ਸੀ ਤੇ ਫੇਰ

ਹੋਗਿਆ ਤੇ ਇਹਦੇ ਕਾਰਣ ਚਿੰਤਾ ਜਹੇ ਚ ਬੜੇ ਆ ਤੇ ਨਾਲੇ ਇਹਨਾਂ ਨੇ ਵੀ ਚੰਗਾ ਕੀਤਾ ਨਹੀਂ ਚੱਲ ਹਾਂ ਲੋਕਾਂ ਨੂੰ ਸੱਦਿਆ, ਨਹੀਂ ਓਹਨਾਂ ਨੇ ਕਹਿਣਾ ਸੀ ਚੱਲ ਸਾਡੇ ਨਾਲ਼ ਏਨਾਂ ਕਹਿਰ ਹੋਗਿਆ ਤੇ ਏਹ ਇਹਨਾਂ ਕੰਮਾ ਅਜੇ ਵੀ ਕਰਦੇ ਫਿਰਨ ਡਏ ਆ ਕਿਉਕਿ ਸਾਰੇ ਲੋਕਾਂ ਨੂੰ ਪਤਾ ਈ ਹੈਗਾ ਕਿਸ ਤਰਾਂ ਦੀ ਗੱਲ ਬਾਤ ਹੋਈ ਆ ਤੇ ਏਹਨਾ ਦੇ ਘਰ ਇਸਤਰਾਂ ਇਸਤਰਾਂ ਚੱਲਣ ਡਿਆ ਪਹਿਲਾਂ ਮੈਂ ਮਹੀਨਾ ਕੁ ਮਹੀਨੇ ਕੁ ਬਾਦ ਆਈ ਹੁਣੀ ਏਹਨਾ ਘਰ ਰਾਤੀ ਮੈਂ ਫਿਰ ਕਿਹਾ ਮੈਂ ਸਵੇਰੇ ਆਊਗੀ ਸਵੇਰੇ ਫਿਰ ਮੈਂ, ਚਾਦਰਾਂ ਚਉਦਰਾ ਬੈਡ ਦੀਆ ਦੋ ਕੁ ਧੋਣ ਵਾਲੀਆ ਸੀ ਤੇ ਮੈਂ, ਮੈਂ ਕੱਪੜੇ ਥੋੜੇ ਜਹੇ ਧੋ ਕੇ ਫਿਰ ਮੈਂ ਆਗੀ ਹੋਰ ਹਾਂ ਠੀਕ ਜੇ

ਹਾਂ ਸਵੇਰੇ ਸ਼ੁੱਕਰਵਾਰ ਆ ਸਵੇਰ ਦੀ ਦਿਆੜੀ ਹਾਂਜੀ ਮੈਂ ਤੇ ਆਪ ਕਹਿਣ ਡਈ ਮੰਮੀ ਹੁਣਾ ਨੂੰ ਕਿ ਚੱਲ ਕੁੜੀਆ ਚਾਚੀ ਮੁਹ ਮੱਥੇ ਲੱਗਦੇ ਆ ਘੜੀ ਮੁੜੀ ਉਹਨਾਂ ਦੇ ਤੇ ਚੱਲ ਮੈਨੂੰ ਵੀ ਲੇਜੀਓ ਤੇ ਉੱਦਨ ਖੜਿਆ ਨੀ, ਕਹਿੰਦੇ ਚੱਲ ਵੀਰ ਦੇ ਲਾਗੇ ਰਹਿ ਤੂੰ ਕਾਕਾ ਰੋਵੈ ਨਾ

ਆਹੋ ਸਗੋਂ ਅੱਗੋਂ ਪਿੱਛੋਂ ਹੋ ਆਈ ਨਹੀਂ ਮੰਮੀ ਨੂੰ ਲੈ ਕੇ ਨਾਲ਼ ਨਾ ਅੱਗੋਂ ਪਿੱਛੋਂ ਹੋ ਆਈ

ਹਾਂਜੀ ਮੂਹ ਮੱਥੇ ਵੀ ਲੱਗੀ ਦਾ ਬਿਮਾਰ ਸਿਮਾਰ ਹੋਵੇ ਬੰਦਾ ਬੜਾ ਹੁੰਦਾ ਹੈਗਾ, ਉਹ ਤੇ ਓਹਨਾਂ ਨਾਲ਼ ਵਿਚਾਰਿਆ ਨਾਲ਼ ਬੜਾ ਵੱਡਾ ਕਹਿਰ ਹੋਗਿਆ ਆ ਬੜਾ ਜਿਆਦਾ ਕਿ ਬੜਾ ਵੱਡਾ ਕਹਿਰ ਹੋਇਆ ਥੋੜਾ ਜਿਹਾ ਵੀ ਨੀ ਚੱਲ ਕੋਈ ਗੱਲ ਬਾਤ ਸੀ, ਚਿੰਤਾ ਸੀ, ਕੋਈ ਬੋਝ ਸੀ, ਚੱਲ ਉਹਨਾਂ ਨੂੰ ਦੱਸਦਾ ਚੱਲ ਹੱਲ ਹੋ ਜਾਂਦਾ ਓਹਦਾ ਕੋਈ ਤੇ ਵਿਚਾਰੇ ਨੇ ਕੁਜ ਦੱਸਿਆ ਦੁਸਇਆ ਨੀ ਹਮ ਹਮ ਹਮ ਕੀ ਕਰਨਾ ਹੈਨਾ ਰੱਬ ਦੀ ਕੀਤੀ ਨੂੰ ਕੋਈ ਮੋੜ ਵੀ ਨੀ ਸਕਦਾ ਗੱਲ ਚਿੱਤ ਚੇਤਾ ਵੀ ਨੀ ਹੁੰਦਾ ਤੇ ਵੇਖਲਾ ਘੜੀ ਚ ਕੀ ਹੋ ਜਾਂਦਾ ਹਮ

ਮੈਂ ਕਿਹਾ ਸਿਆਲ ਚ ਵੇਖ ਕਿਸਤਰਾਂ ਉਹਨਾਂ ਦੇ ਘਰ ਕਿਸਤਰਾਂ ਰੋਣਕ ਜਿਹੜੀ ਆਈ ਚਾਹ ਬਣਾਦੇ ਜਿਹੜੀ ਆਈ ਆਹ ਕਰਦੇ ਯੇ ਕਰਦੇ ਪ੍ਰਾਉਣੇ ਵੇਖਲਾ ਕਿਤੇ ਤੁਰੇ ਰਹਿੰਦੇ ਸੀ ਓਹਨਾਂ ਦੇ ਘਰ ਏਨੀ ਆਵਾਜਾਈ, ਮੈਂ ਕਿਹਾ ਦੇਖਲਾ ਕਿਸਤਰਾਂ ਖਰਚਾ ਪੂਰਾ ਕਰਦੇ ਹੋਣੇ ਅੱਜ ਕੱਲ ਤੇ ਖਰਚੇ ਨੀ ਮਾਣ ਘਰਾ ਦੇ ਓਹਨੇ ਵੀ ਕਦੇ ਸੀ ਨਹੀਂ ਸੀ ਕੀਤੀ ਓਹ ਬੰਦੇ ਨੇ

ਕੀ ਤੁਸੀਂ ਕੀ ਖੱਪ ਪਾਈ, ਤੁਸੀਂ ਕੀ ਇੱਦਾਂ ਕੀਤਾ ਹੈਨਾ ਕੀ ਗਲੀ ਚ ਬਹਿਣੇ ਨੂੰ ਤਾਂ ਵੀ ਨੀ ਕਹਿਣਾ

ਹੋਰ ਗਲੀ ਚ ਬੈਠੇ ਰਹਿਣਾ, ਮੈਂ ਆਖਣਾ ਮੈਂ ਸਗੋਂ ਕਿਸੇ ਵੇਲੇ ਕਹਿਣਾ ਚੱਲ ਜਾ ਆਗਿਆ ਈ ਤੇਰਾ ਠੇਕੇਦਾਰ ਜਾਂ ਚਾਹ ਪਾਣੀ ਪਿਆਲ ਲਾ, ਕੋਈ ਨੀ ਕੋਈ ਨੀ ਬਹਿਜਾ ਬਹਿਜਾ ਕੋਈ ਨੀ ਵੈਸ਼ਾਲੀ ਅੰਦਰ ਈ ਆ ਕੋਈ ਨਾ ਵੈਸ਼ਾਲੀ ਅੰਦਰ ਈ ਆਏ ਇੱਦਾਂ ਕਹਿ ਦੇਣਾ ਮੰਮੀ ਨੂੰ ਵੀ ਕਿ ਮਮੀ ਨੂੰ ਵੀ ਕੱਲ ਪਰਸੋਂ ਗਈ ਤੇ ਬਦੋ ਬਦੀ ਬੋਲੀ ਜਾਣ ਡਈ, ਕਹਿਣ ਡਈ ਸੀ ਕਿ ਕਾਕਾ ਰੋਣ ਡਿਆ ਵਾ ਤੇ ਮੈਂ phone ਕਰਤਾ ਮਗਰ ਮੈਂ ਕਿਹਾ ਮੰਮੀ ਆਜਾਂ, ਰੋਣ ਡਿਆਗਾ, ਓਹ ਲੱਭਦਾ ਮੰਮੀ ਨੂੰ, ਘਰ ਖਲੋਂਦਾ ਨੀ ਹੈਗਾ ਓਹਨੇ ਸਾਰੇ ਚ ਪਹਿਲਾਂ ਘਰ ਚ ਸਾਰੇ ਚ ਫਿਰਾਉਣਾ ਉਹਨੇ ਕੀ ਮੰਮੀ ਨੀ ਲੱਭਦੀ ਹੈਗੀ ਤੇ ਉਹਨੇ ਲੱਤਾਂ ਮਾਰ ਮਾਰ ਕੇ ਕਹਿਣਾ ਕੀ ਬਾਹਰ ਚੱਲ ਮੇਰੇ ਨਾਲ਼ ਓਥੇ ਹੋਣੀ ਬਾਹਰ

ਓਹ ਵੀ ਵੀਚਾਰੀ ਹੈਨਾ ਕਿਤੇ ਇਹੋ ਜਹੇ ਉਹਨੇ ਦੇਖੇ ਨੀ ਸੀ ਉਹਨੇ ਦੁੱਖ ਗਾੜੀ ਹੁਣ ਜਿਮੇਵਾਰੀ ਪੈਗੀ ਮੈਂ ਕਿਹਾ ਹੁਣ ਬੋਰਿਆ ਦੇ ਬੋਰ ਸੌਦੇ ਲਿਆਉਣੇ ਚਾਚੇ ਨੇ ਕਿਤੇ ਏਨਾਂ ਕਰਨਾ, ਫਿਕਰ ਈ ਨਹੀਂ ਸੀ ਕਿਸੇ ਗੱਲ ਦਾ ਹਮ ਕੱਲ ਸੂਟ ਬੜਾ ਸੋਹਣਾ ਪਾਇਆ ਚਿੱਟਾ ਮੈਂ ਕਿਹਾ ਚਾਈ ਚਾਈ ਸ਼ਿੰਦੋਂ ਨੇ ਬੜਾ ਈ ਸੋਹਣਾ ਨਿੱਕੇ print ਦਾ ਪਾਇਆ ਸੂਟ, ਤੇ ਓਹ ਗੜਿਓ ਕਹਿੰਦੀ, ਓਹ ਐਂਦੀ ਮਿੰਦਰ ਲਿਆਇਆ ਸੀ, ਕਹਿੰਦੀ ਇਨਾ ਦੇ ਪੱਸਿਦ ਨੀ ਸੀ ਆਉਣ ਡਿਆ ਕਹਿੰਦੀਆ ਏਹ ਚਿੱਟਾ ਜਿਹਾ ਲੈ ਆਇਆ ਤੇ ਮੈਂ ਕਿਹਾ ਉਹ ਤੇ ਉਹਨੂੰ ਬੜਾ ਈ ਸੋਹਣਾ ਲੱਗਣ ਡਿਆ ਉਹਨੂੰ ਪਾਇਆ, ਕੱਲ ਉਹਨੇ ਪਾਇਆ ਸੀ, ਨਿਕੇ ਨਿਕੇ print ਦਾ ਤੇ ਬੜਾ ਈ ਸੋਹਣਾ ਲੱਗਣ ਡਿਆ ਸੀ ਤੇ ਕਹਿੰਦੀ ਓਹ ਲਿਆਇਆ ਸੀ ਤੇ ਸ਼ਿੰਦੋਂ ਕਹਿੰਦੀ ਆਹ ਤੇ ਚਿੱਟਾ ਜਿਹਾ ਲੈ ਆਇਆ ਹਮ ਤੇ ਉਹ ਕਿਉਕਿ ਉਹਨੂੰ ਕਪੜਾ ਲੈਣ ਦਾ ਪਤਾ ਸੀ, ਕਪੜਾ ਪਾਉਣ ਦਾ ਵੀ ਪਤਾ ਸੀ ਹਾਂਜੀ ਬਹੁਤ ਵਧੀਆ ਆਪ ਵੀ ਕਪੜਾ ਵੇਖ ਕਿੱਡਾ ਸੋਹਣਾ ਉਹਨੂੰ ਕਾਲਾ ਪਰਨਾ ਸੋਹਣਾ ਲੱਗਦਾ ਹੁੰਦਾ ਸੀ ਜਦੋਂ ਪਾਉਣਦਾ ਸੀ ਚਿੱਟਾ ਪਰਨਾ ਬਣਨਾ ਤੇ ਇੱਕ ਖਟਹਾ ਪਰਨਾ ਨਾ ਕਿਸੇ ਨੇ ਚੁੱਕ ਲਿਆ ਸੀ ਕੋਠੇ ਤੋਂ

ਇਹਨਾਂ ਦਾ ਤੇ ਮੇਰਾ ਅੱਗੜ ਪਿੱਛੜ ਈ ਵਿਆਹ ਹੋਇਆ ਸੀ ਨਾ, ਪਹਿਲਾਂ ਇਹਨਾਂ ਦਾ ਹੋਇਆ ਇੱਕੋ ਮਹੀਨੇ ਚ ਹੋਏ ਸੀ ਸਾਡੇ ਵਿਆਹ, ਪਹਿਲਾਂ ਇਹਨਾਂ ਦਾ ਹੋਇਆ ਵਾ ਤੇ ਬਾਦ ਚ ਮੇਰਾ ਹੋਇਆ ਵਾ ਤੇ ਆਹ ਤੇ ਮੈਨੂੰ ਮੇਰੀ ਨਨਾਣ ਕਹਿੰਦੀ ਸੀ ਕੀ ਆਹ ਤੇਰੀ ਵਹੁਟੀ ਦੀ ਦੇਖਾਲਾ, ਮੈਂ ਕਿਹਾ ਹੋਏ ਆਹ ਤੇ ਚਾਚਾ ਮਿੰਦਰ ਕਿੱਡਾ ਸੋਹਣਾ ਅਨਦਿਆ ਤੇ ਮੈਂ ਕਿਹਾ ਏਹ ਕਿਨਾ ਸੋਹਣਾ ਤੇ ਉਹ ਤੇ ਕਾਲੀ ਬੜੀ ਸੀ ਤੇ ਉਹਦਾ ਰੰਗ ਸਾਫ ਆ ਆਹੋ ਨਹੀਂ ਉਹ ਸ਼ਰੀਫ ਜਹੀ ਬੜੀ ਸੀਗੀ ਡੈਡੀ ਵੀ ਕਹਿਣਦਾ ਸੀ ਚਲੋ ਠੀਕ ਐ ਚਾਚੀ ਜਿ ਮੈਂ ਬਾਦ ਚ ਕਰਦੀ ਮੈਂ ਕਿਹਾ ਇਹ ਨੀ ਬਣਦੇ ਆਪਣੇ ਤੋਂ, ਜਿੰਨਾ ਮਰਜੀ ਕਰੀ ਜਾਉ।

ਮੇਰੀ ਸੱਸ ਦੇ ਮੁਹਰੇ ਤਾਂ ਕੋਈ ਖੜ੍ਹ ਨਹੀਂ ਸਕਦਾ। ਕਿਉਂ ਕਿਆ ਹੋ ਗਿਆ ਸੱਸ ਇੰਨੀ ਡੈਂਜਰਸ ਹੈ। ਬਹੁਤ ਡੈਂਜਰਸ ਹੈ, ਬਹੁਤ ਜਿਆਦਾ। ਓ ਤਾਂ ਕਿਸੇ ਨੂੰ ਝੱਲ ਕੇ ਰਾਜੀ ਨੀ। ਕੱਲੀ ਰਹਿਣਾ ਗਿੱਜੀ ਆ ਉਹ।

ਆਪਣੇ ਮੂਹਰੇ ਆਈਆਂ ਹੁੰਦੀਆਂ ਤਾਂ ਸਭ ਬੀਤੀਆਂ ਵੀਆਂ ਹੁੰਦੀਆਂ। ਬਹੂਆਂ ਨੂੰ ਤੰਗ ਕਰਦੀਆਂ ਅੱਗੇ ਆ ਕੇ ਆਪਣੀਆਂ ਨੂੰ। ਉਹ ਤਾਂ ਉਹਦਾ ਦੀ ਫਿਦਰਤ ਆ ਫਿਰ। ਜਿੰਨਾ ਘੁਟ-ਘੁਟ ਕੇ ਰੱਖਦੀਆਂ ਫਿਰ ਉਨੇ ਹੀ ਉਛਾਲੇ ਵੱਜਦੇ ਆ।

ਜਿੰਨੀਆਂ ਕਹਿੰਦੀਆਂ ਕੰਟਰੋਲ ਚ ਰਹੇ, ਉਨੀਆਂ ਅੱਜ-ਕੱਲ੍ਹ ਤਾਂ ਵੈਸੇ ਵੀ ਮਾਡਰਨ ਜਮਾਨਾ। ਅੱਜ-ਕੱਲ੍ਹ ਤਾਂ ਸਭ ਕੁਛ ਹੋਤਾ ਬਈ। ਅੱਜ-ਕੱਲ੍ਹ ਤਾਂ ਸੱਸ ਨੂੰ ਕੌਣ ਜਾਣਦਾ, ਕੋਈ ਵੀ ਨੀ। ਅਗਲੇ ਬੋਲਦੇ ਕੋਈ ਨੀ ਫਿਰ ਆ ਜਾਈ ਥਾਣੇ ਚ। ਲੈ। ਮੈਂ ਦੱਸਾ ਮੈਨੂੰ ਕਹਿੰਦੀ ਪੈਂਟਾਂ ਪਾਉਂਦੀ ਆ, ਅਹ ਪੈਂਟਾਂ ਪਾਉਂਦੀ ਆ, ਅਹ ਪੈਂਟਾਂ ਪਾਉਂਦੀ ਆ। ਮੈਂ ਚੰਡੀਗੜ੍ਹ ਰਹਿੰਦੀ ਸੀ ਨਾ ਠੀਕ ਆ। ਤਾਂ ਪੈਂਟਾਂ ਪਾਉਂਦੀ ਆ। ਵਿਆਹ ਤੋਂ ਬਾਅਦ ਮੇਰਾ ਘਰ ਆਲਾ ਨੀ ਮੈਨੂੰ ਮਨਾ ਕਰਿਆ ਕਰਦਾ ਪੈਂਟਾਂ ਪਾਉਣ ਤੋਂ, ਇਹ ਕੌਣ ਹੁੰਦੇ।

ਹੂੰ। ਹੁਣ ਲੱਗਣਾ ਪਤਾ ਕਿਦਾਂ ਹੁੰਦਾ ਈ। ਉਹਦੇ ਸਾਹਮਣੇ ਨੀ ਬੋਲਿਆ ਗਿਆ, ਬਹੂ ਨੂੰ ਨੀ ਬੋਲਦੀ ਕਿ ਪੈਂਟਾਂ ਪਾਉਂਦੀ, ਉਹਨੂੰ ਕਹਿੰਦੀ ਵੀ ਹੈਨੀ। ਮੈਂ ਕਿਹਾ ਸਾਰਾ ਜੋਰ ਮੇਰੇ ਤੇ ਹੀ ਚਲਿਆ ਕਰਦਾ ਸੀ ਇਦਾਂ ਕਹਿੰਦੀ ਬੋਲ ਪੈ ਕੁਛ। ਹੋ ਗਈ ਵੀ।

ਉਹ ਤਾਂ ਕਰਿਆ ਕਰਦੀ, ਮੈਂ ਕੁਛ ਸੋਚਿਆ ਨੀ ਸੀ। ਤੈਨੂੰ ਹਾਲੇ ਐਕਸਪੀਰੀਂਅਸ ਨੀ ਆ ਨਾ ਸੱਸ ਦਾ, ਤਾਂ ਹੀ ਨੀ ਕੁਛ ਬੋਲਿਆ ਤੂੰ। ਹਾਂ ਇਹ ਸਿਰਫ ਜਿਹੜੀ ਕਿਸੇ ਨੇ ਦੇਖੀਆਂ, ਸੁਣੀਆਂ। ਉਹ ਗੱਲਾਂ ਦੱਸ ਸਕਦੀ ਆ।

ਬੋਲਣਾ। ਫਿਰ ਨਹੀਂ-ਨਹੀਂ ਤੂੰ ਸੱਚ ਬੋਲਦੀ, ਤੂੰ ਸੱਚ ਬੋਲਦੀ ਤੀਆ। ਮੇਰੀ ਉਮਰ ਵੀ ਹੋਇਆ ਕਰਦੀ। ਜੇ ਮੇਰਾ ਵਿਆਹ ਹੋ ਗਿਆ ਠੀਕ ਆ, ਤਾਂ ਕਿਆ ਪਤਾ ਮੇਰੀ ਸੱਸ ਉਦੋਂ ਮੰਜੇ ਪਰ ਹੋਵੇ, ਜਾਂ ਹੋਵੇ ਈ ਨੀ। ਇਦਾਂ ਵੀ ਹੋ ਸਕਦਾ ਨਾ। ਜੇ ਮੰਜੇ ਪਰ ਹੋਊਗੀ ਨੀ ਨਾ, ਅਹ ਜੇ ਮੰਜੇ ਪਰ ਹੋਊਗੀ ਨੀ ਨਾ, ਤਾਂ ਹੀ ਉਹਨੇ ਜੀਉਣ ਨੀ ਦੇਣਾ। ਇਹ ਵੀ ਮੇਰੀ ਗੱਲ ਸੁਣ ਲਈ। ਵੱਡੀ ਬਹੂ ਹੋਣੀ ਉਹਦੀ। ਅੜੀਏ ਵੱਡੀ ਕਹਿੰਦੀ, ਛੋਟੀ ਕਰੇ ਸੇਵਾ। ਛੋਟੀ ਕਹਿੰਦੀ, ਵੱਡੀ ਕਰੇ ਸੇਵਾ। ਵੱਡੀ ਕਰੇ ਬਸ ਇਹ ਹੀ ਹੁੰਦਾ ਅੱਜ ਕੱਲ੍ਹ ਬਹੂ ਤੋਂ ਏਦਾਂ ਦੇ ਕੋਈ ਕੰਮ ਨੀ ਕਰਾਉਂਦਾ। ਲੈ-ਲੈ-ਲੈ-ਲੈ-ਲੈ ਇਹ ਤਾਂ ਭੁਲੇਖੇ ਕੱਢ ਦੇਈ ਆਪਣੇ ਮਨ ਚੋਂ।